ਕੁੱਝ ਫ਼ਸਲਾਂ ਅਜਿਹੀਆਂ ਹਨ ਜੋ ਇੱਕ ਸਥਿਰ ਤਾਪਮਾਨ ਉੱਪਰ ਹੀ ਉਗਾਈਆਂ ਜਾ ਸਕਦੀਆਂ ਹਨ, ਜਿਵੇਂ ਕਿ ਕੁੱਝ ਸਬਜ਼ੀ ਦੀਆਂ ਫ਼ਸਲਾਂ ਹਨ ਜਾਂ ਕੋਈ ਹੋਰ ਫ਼ਸਲਾਂ ਹਨ, ਜੋ ਕਿ ਨਾ ਤਾਂ ਬਹੁਤੀ ਗਰਮੀ ਉਸ ਤੇ ਪੈਦਾ ਅਹ ਪਾਉਂਦੀ ਹੈ ਜਾਂ ਬਹੁਤ ਜ਼ਿਆਦਾ ਸਰਦੀ ਦਾ ਵੀ ਉਹ ਪ੍ਰਭਾਵ ਨਹੀਂ ਝੱਲ ਪਾਉਂਦੀਆਂ ਇਹਨਾਂ ਫ਼ਸਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੌਸਮ ਦਾ ਪ੍ਰਭਾਵ ਫ਼ਸਲ ਉੱਪਰ ਪੈਂਦਾ ਹੈ ਜਾਂ ਨਹੀਂ ਪੈਂਦਾ। ਹਾਂਜੀ ਜੇ ਮੌਸਮ ਦੀ ਗੱਲ ਕਰੀਏ ਤਾਂ ਇਹ ਫ਼ਸਲਾਂ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਇਸਤੇ ਕਾਫ਼ੀ ਜ਼ਿਆਦਾ ਡਿ ਅਹ ਪ੍ਰਭਾਵ ਪੈਂਦਾ ਹੈ ਫ਼ਸਲਾਂ ਤੇ ਕੁੱਝ ਫ਼ਸਲਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ ਕੁੱਝ ਤੇ ਮਾੜਾ ਪੈਂਦਾ ਹੈ ਜੇ ਸਰਦੀ ਦੀ ਗੱਲ ਕਰੀਏ ਤਾਂ ਕੁਛ ਫ਼ਸਲਾਂ ਹੈਗੀਆਂ ਜਿੱਦਾਂ ਆਲੂ ਆਲੂ ਦੀ ਸਬਜ਼ ਸਬਜ਼ੀ ਜਾਂ ਜਿੱਦਾਂ ਕਹਿ ਸਕਦੇ ਹਾਂ ਕਿ ਸਬਜ਼ੀਆਂ ਦੀ ਫ਼ਸਲ ਹੁੰਦੀ ਹੈ ਉਹਨਾਂ ਤੇ ਸਰਦੀਆਂ ਦਾ ਮਾੜਾ ਪ੍ਰਭਾਵ ਪੈਂਦਾ ਹੈ ਤੇ ਕੁਛ ਸਰਦ ਸਰਦੀਆਂ ਦੀਆਂ ਫ਼ਸਲਾਂ ਹੈਗੀਆਂ ਜਿੱਦਾਂ ਕਣਕ ਹੈ ਇਸ ਤੇ ਸਰਦੀ ਦਾ ਚੰਗਾ ਪ੍ਰਭਾਵ ਵੀ ਪੈਂਦਾ ਹੈ ਕੁੱਝ ਕੁੱਝ ਕੁ ਫ਼ਸਲਾਂ ਨੇ ਜਿੰਨਾਂ ਜਿਹੜੀਆਂ ਗਰਮੀ ਕਾਰਨ ਖ਼ਰਾਬ ਹੋ ਜਾਂਦੀਆਂ ਹਨ ਜਾਂ ਕੁਛ ਕੁ ਫ਼ਸਲਾਂ ਗਰਮੀ ਨਾਲ ਵੀ ਬਣਦੀਆਂ ਹਨ, ਮੌਸਮ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ ਦੇਖਿਆ ਜਾਏ ਤਾਂ ਜੇਕਰ ਦੇਖਿਆ ਜਾਏ ਤਾਂ ਝੋਨੇ ਦੀ ਲਵਾਈ ਦੇ time ਅਗਰ ਬਾਰਿਸ਼ ਪੈਂਦੀ ਹੈ, ਝੋਨੇ ਦੀ ਬੀਜਾਈ ਦੇ time ਤੇ ਬਾਰਿਸ਼ ਜੇ ਹੁੰਦੀ ਹੈ ਤਾਂ ਇਹਦਾ ਬਹੁਤ ਜ਼ਿਆਦਾ ਵਧੀਆ effect ਵਧੀ ਵਧੀਆ ਪ੍ਰਭਾਵ ਪੈਂਦਾ ਹੈ ਫ਼ਸਲ ਤੇ ਅਗਰ ਇਹੀ ਮੀਂਹ ਮੀਂਹ ਦੀ ਮੀਂਹ ਦਾ time ਝੋਨੇ ਦੀ ਜਾਂ ਕਣਕ ਦੀ ਪੱਕਣ ਦੇ time ਤੇ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦਾ ਹੈ

ਫ਼ਸਲਾਂ ਵਿੱਚ ਬਾਰਿਸ਼ ਦਾ ਪਾਣੀ ਕੁੱਝ ਕੁ ਫ਼ਸਲਾਂ ਲਈ ਠੀਕ ਵੀ ਹੁੰਦਾ ਹੈ।

ਬਾਰਿਸ਼ ਦੇ ਮੌਸਮ ਵਿੱਚ ਹੀ ਉਗਾਈਆਂ ਜਾਂਦੀਆਂ ਹਨ ਦੂਸਰੇ ਪਾਸੇ ਜਿਵੇਂ ਤੁਸੀਂ ਕਿਹਾ ਸੀ ਕਿ ਜੇਕਰ ਬਾਰਿਸ਼ ਝੋਨੇ ਦੀ ਕਟਾਈ ਸਮੇਂ ਜਾਂ ਕਣਕ ਦੀ ਕਟਾਈ ਦੇ ਸਮੇਂ ਪੈਂਦਾ ਹੈ, ਤਾਂ ਉਸਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਇਹ ਗੱਲ ਬਿਲਕੁਲ ਸਹੀ ਹੈ, ਇਸਦੇ ਉਲਟ ਜੇਕਰ ਆਪਾਂ ਇਹ ਦੇਖਿਆ ਜਾਈਏ ਤਾਂ ਜੇ ਕੁੱਝ ਐਸੀ ਜ਼ਮੀਨ ਹੈ, ਜਿਵੇਂ ਚੀਕਣੀ ਮਿੱਟੀ ਵਾਲੀ ਜ਼ਮੀਨ ਹੈ ਉੱਥੇ ਦੇਖਿਆ ਜਾਵੇ ਤਾਂ ਜੇ ਬਾਰਿਸ਼ ਦਾ ਪਾਣੀ ਜ਼ਿਆਦਾ ਸਮੇਂ ਲਈ ਖੜਾ ਰਹਿੰਦਾ ਹੈ ਤਾਂ ਉਸਦਾ ਵੀ ਫ਼ਸਲ ਨੂੰ ਨੁਕਸਾਨ ਹੁੰਦਾ ਹੈ, ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਜੋ ਕਿਸਾਨ ਹੈ ਆਪਣੀ ਜ਼ਮੀਨ ਤੋਂ ਵੱਧ ਪੈਦਾਵਾਰ ਕਰਨ ਦੇ ਲਈ ਫ਼ਸਲਾਂ ਉੱਪਰ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕਰ ਰਿਹਾ ਹੈ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰ ਰਿਹਾ ਹੇ ਜਿਵੇਂ ਕਿ ਆਪਾਂ ਦੇਖਦੇ ਹੀ ਹਾਂ ਕਿ ਪੁਰਾਣੇ ਸਮੇਂ ਵਿੱਚ ਜੋ ਕਿਸਾਨ ਸੀ ਉਹ ਆਪਣੀ ਫ਼ਸਲ ਉੱਪਰ ਕੀਟਨਾਸ਼ਕ ਦਵਾਈਆਂ।

ਜਦੋਂ ਹਰੀ ਕ੍ਰਾਂਤੀ ਆਈ ਸੀ ਉਸ ਤੋਂ ਬਾਅਦ ਕੁੱਝ ਫ਼ਸਲਾਂ ਅਜਿਹੀਆਂ ਹਨ ਜਿੰਨਾਂ ਦੀ ਪੈਦਾਵਾਰ ਵਿੱਚ ਇੰਨੀ ਕੁ ਜ਼ਿਆਦਾ ਉਨਤੀ ਆ ਗਈ ਹੈ ਕਿ ਫ਼ਸਲਾਂ ਦੇ ਉਤਪਾਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਤੁਸੀਂ ਹਰੀ ਕ੍ਰਾਂਤੀ ਬਾਰੇ ਕੀ ਜਾਣਦੇ ਹੋ ਜਾਂ ਇਸ ਬਾਰੇ ਆਪਣੇ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ

ਭਾਰਤ ਦੀ ਜਿਹੜੀ ਵੀ ਆਪਣੀ ਫ਼ਸਲ ਦੀ ਪੈਦਾਵਾਰ ਸੀਗੀ ਉਹ ਬਹੁਤ ਜ਼ਿਆਦਾ ਵਧਾਈ ਵਧੀ ਸੀਗੀ, ਉਸ ਸਮੇਂ ਚ ਭਾਰਤ ਦੀ ਅਰਥਵਿਵਸਥਾ ਨੂੰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਭਾਰਤ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਯੋਗਦਾਨ ਮਿਲਿਆ ਹੈ ਖੇਤੀਬਾੜੀ ਵੱਲੋਂ ਬਹੁਤ ਜ਼ਿਆਦਾ ਪੈਦਾਵਾਰ ਵਧਾਈ ਗਈ ਹੈ, ਇਹਦੇ ਵਿੱਚ ਆਪਾਂ ਗੱਲ ਕਰੀ ਕਰੀ ਸੀ ਕਿ ਖੇਤੀਬਾੜੀ ਵਿੱਚ ਕੀਟਨਾਸਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਕਿਤੇ ਨਾ ਕਿਤੇ ਜਾਇਜ਼ ਵੀ ਹੈ ਪਰ ਜੇਕਰ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਫ਼ਸਲਾਂ ਲਈ ਤੇ ਆਪਣੇ ਆਉਣ ਵਾਲੇ

ਫ਼ਸਲਾਂ ਨੂੰ ਹੋਣ ਵਾਲੀ ਬਿਮਾਰੀਆਂ ਬਹੁਤ ਜ਼ਿਆਦਾ ਹੋ ਗਈਆਂ ਹਨ ਜਿੱਦਾਂ ਸੁੰਡੀ ਵਗ਼ੈਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਪਾਹ ਦੀ ਕਪਾਹ ਦੀ ਫ਼ਸਲ ਉੱਤੇ ਤਾਂ ਇਹਨਾਂ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਪੈਦਾਵਾਰ ਹੋ ਨਹੀਂ ਸਕਦੀ, ਪਰ ਇਹਨਾਂ ਦੇ ਕਿਤੇ ਨਾ ਕਿਤੇ ਨੁਕਸਾਨ ਹੈਗੇ ਆ ਜਿੱਦਾਂ ਕਿ ਜ਼ਮੀ ਇਹਨਾਂ ਦੀ ਵਰਤੋਂ ਕਰਨ ਨਾਲ ਇੱਕ ਤਾਂ ਫ਼ਸਲ ਵਿੱਚ ਜਿਹੜੀ ਜ਼ਹਿਰ ਦੀ ਮਾਤਰਾ ਉਹ ਵੱਧ ਜਾਂਦੀ ਹੈ। ਦੂਸਰਾ ਜ਼ਮੀਨ ਦੀ ਵੀ ਤਾਕਤ ਘੱਟ ਹੁੰਦੀ ਹੈ, ਜ਼ਮੀਨ ਵਿੱਚ ਜਿਹੜੇ ਪੋਸ਼ਟਕ ਤੱਤ ਹੁੰਦੇ ਆ, ਜਿਹੜੇ ਫ਼ਸਲ ਨੂੰ ਵਧਾਉਂਦੇ ਆ, ਉਹ ਖ਼ਤਮ ਹੋਣ ਲੱਗ ਜਾਂਦੇ ਹਨ ਤੇ ਹੌਲੀ ਹੌਲੀ ਜ਼ਮੀਨ ਬੰਜ਼ਰ ਹੋਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਖੇਤੀਬਾੜੀ ਦੇ ਸਾਧਨ ਬਹੁਤ ਸੀਮਿਤ ਸੀ, ਤੇ ਉਸ ਸਮੇਂ ਜ਼ਿਆਦਾ ਰੂੜੀ ਖਾਦ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਨਾਲ ਪੈਦਾਵਾਰ ਤਾਂ ਘੱਟ ਹੁੰਦੀ ਸੀ But ਉਸ ਸਮੇਂ ਜਿਹੜੀ ਫ਼ਸਲ ਸੀ ਜਿਹੜਾ ਅਨਾਜ ਸੀ ਉਹ ਜ਼ਿਆਦਾ ਵਧੀਆ ਹੁੰਦਾ ਸੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਅੱਜ ਦੇ ਸਮੇਂ ਵਿੱਚ ਰਸਾਇਣਿਕ ਖਾਦਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਪੁਰਾਣੇ ਸਮੇਂ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ ਅਤੇ ਉਸ ਸਮੇਂ ਪੈਦਾਵਾਰ ਤਾਂ ਘੱਟ ਹੁੰਦੀ ਸੀ ਪਰੰਤੂ ਜ਼ਮੀਨ ਦਾ ਉਪਜਾਊਪੁਣਾ ਬਣਿਆ ਰਹਿੰਦਾ ਸੀ, ਹੁਣ ਦੇ ਸਮੇਂ ਵਿੱਚ ਕੀ ਹੋਇਆ ਕਿਸਾਨ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਉਸ ਨੇ ਫ਼ਸਲਾਂ ਦੀ ਪੈਦਾਵਾਰ ਵਿੱਚ ਤਾਂ ਵਾਧਾ ਕੀਤਾ ਹੈ ਪਰੰਤੂ ਜੋ ਉਹ ਫ਼ਸਲ ਉਗਾਉਂਦਾ ਹੈ ਉਹ ਫ਼ਸਲ ਉੱਨੀ ਚੰਗੀ ਨਹੀਂ ਹੁੰਦੀ ਕਿ ਇਨਸਾਨ ਉਸਨੂੰ ਖਾ ਕੇ ਤੰਦਰੁਸਤ ਰਹਿ ਸਕੇ ਕਿਉਂਕਿ ਜੋ ਫ਼ਸਲ ਕਿਸਾਨ ਪੈਦਾ ਕਰਦਾ ਹੈ ਉਹ ਫ਼ਸਲ ਹਰ ਇਨਸਾਨ ਖਾਂਦਾ ਹੈ ਜਾਂ ਕੋਈ ਜੀਵ ਜੰਤੂ ਇਸਨੂੰ ਭੋਜਨ ਵਿੱਚ ਵਰਤਦਦਾ ਹੈ ਅਤੇ ਜੋ ਛਿੜਕ ਰਸਾਇਣਿਕ ਖਾਦਾਂ ਦਾ ਛਿੜਕਾ ਇਹਨਾਂ ਫ਼ਸਲਾਂ ਉੱਪਰ ਕੀਤਾ ਜਾਂਦਾ ਹੈ, ਉਹ ਉਹਨਾਂ ਫ਼ਸਲਾਂ ਦੇ ਰਸਤੇ ਹੁੰਦਾ ਹੋਇਆ, ਉਸ ਇਨਸਾਨ ਜਾਂ ਉਸ ਜੀਵ ਦੇ ਸਰੀਰ ਅੰਦਰ ਪਹੁੰਚ ਜਾਂਦਾ ਹੈ। ਜੋ ਇਨਸਾਨ ਜਾਂ ਜੀਵ ਇਹਨਾਂ ਫ਼ਸਲਾਂ ਦਾ ਸੇਵਨ ਕਰਦਾ ਹੈ ਅਤੇ ਕਿਤੇ ਨਾ ਕਿਤੇ ਇਹ ਦੇਖਿਆ ਜਾਂਦਾ ਹੈ ਕਿ ਇਹਨਾਂ ਫ਼ਸਲਾਂ ਚ ਰਸਾਇਣਿਕ ਖਾਦਾਂ ਦਾ ਇਸਤੇਮਾਲ ਨਾਲ ਉਹਨਾਂ ਜੀਵ ਜਾਂ ਇਨਸਾਨ ਦੇ ਸਰੀਰ ਉੱਪਰ ਬਿਮਾਰੀਆਂ ਦਾ ਅਸਰ ਦੇਖਿਆ ਜਾਂਦਾ ਹੈ ਅਤੇ ਉਹਨਾਂ ਦੀ ਸਿਹਤ ਵਿੱਚ ਕਾਫ਼ੀ ਵਿਗਾੜ ਆ ਜਾਂਦਾ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪੁਰਾਣੇ ਸਮੇਂ ਵਿੱਚ ਜੋ ਇਨਸਾਨ ਸੀ ਉਹ ਅੱਜ ਦੇ ਇਨਸਾਨ ਦੇ ਨਾਲੋਂ ਕਾਫ਼ੀ ਜ਼ਿਆਦਾ ਸਿਹਤਮੰਦ ਹੁੰਦੇ ਸੀ ਲੋਕੀ ਅਤੇ ਉਸ ਸਮੇਂ ਇਹਨਾਂ ਖਾਦਾਂ ਦਾ ਇਸਤੇਮਾਲ ਇੰਨਾ ਨਹੀਂ ਹੁੰਦਾ ਸੀ ਜਿੰਨਾ ਕਿ ਅੱਜ ਦੇ ਸਮੇਂ ਵਿੱਚ ਹੁੰਦਾ ਹੈ ਅਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਇਨਸਾਨ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਉਸ ਨੇ ਆਪਣੀ ਫ਼ਸਲਾਂ ਵਿੱਚ ਵਾਧਾ ਤਾਂ ਕੀਤਾ ਹੈ ਪਰੰਤੂ ਉਸਨੇ ਜੋ ਭੋਜਨ ਪੈਦਾ ਕਰਦਾ ਹੈ ਉਹ ਭੋਜਨ ਓਨਾ ਸਿਹਤਮੰਦ ਅਤੇ ਉਪਜਾਊ ਨਹੀਂ ਹੈ ਜਿਸ ਕਰਕੇ ਇਨਸਾਨ ਨੂੰ ਕਈ ਜ਼ਿਆਦਾ ਬਿਮਾਰੀਆਂ ਲੱਗ ਜਾਂਦੀਆਂ ਹਨ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹਾਂਗਾ ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਨਾਲ ਜ਼ਮੀਨ ਦਾ ਉਪਜਾਊ ਪੁਣਾ ਕਿਤੇ ਨਸ਼ਟ ਹੁੰਦਾ ਜਾ ਰਿਹਾ ਹੈ ਅਤੇ ਪੁਰਾਣੇ ਸਮੇਂ ਵਿੱਚ ਜੋ ਕਿ ਦੇਸ਼ੀ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਿਵੇਂ ਕਿ ਪਸ਼ੂਆਂ ਦਾ ਮਲ-ਮੂਤਰ, ਉਸਦੇ ਨਾਲ ਕੀ ਹੁੰਦਾ ਸੀ ਫ਼ਸਲਾਂ ਦੇ ਵਿੱਚ ਪੈਦਾਵਾਰ ਤਾਂ ਘੱਟ ਹੁੰਦਾ ਸੀ ਪਰੰਤੂ ਜ਼ਮੀਨ ਦਾ ਹੇਠਲਾ ਉਪਜਾਊ ਪੁਣਾ ਕਾਇਮ ਰਹਿੰਦਾ ਸੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸਾਨ ਨੂੰ ਦੇਸ਼ੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਹਾਂਜੀ ਇਸਤੇ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਪੈਦਾਵਾਰ ਵਧਾਉਣੀ ਹੈ ਤਾਂ ਇਹਨਾਂ ਚੀਜ਼ਾਂ ਦੀ ਰਸਾਇਣਿਕ ਖਾਦਾਂ ਦੀ ਤਾਂ ਵਰਤੋਂ ਕਿਤੇ ਨਾ ਕਿਤੇ ਜ਼ਰੂਰੀ ਵੀ ਹੈ ਪਰ ਇਸਨੂੰ ਪੈਦਾਵਾਰ ਵਧਾਉਣ ਲਈ ਸਿਰਫ਼ ਕੀਟਨਾਸ਼ਕਾਂ ਦਾ ਜਾਂ ਦਵਾਈਆਂ ਬਾਕੀਆਂ ਤੇ ਡਿਪੈ ਅਹ ਪਰ ਨਿਰਭਰ ਨਹੀਂ ਰਹਿਣਾ ਚਾਹੀਦਾ, ਇਸ ਤੋਂ ਪੈਦਾ ਪਤਾ ਹੋਣਾ ਚਾਹੀਦਾ ਹੈ ਕਿ ਪੈਦਾਵਾਰ ਵਧਾਉਣ ਲਈ ਕਿਸਾਨ ਨੂੰ ਆਪਣੀ ਮਿੱਟੀ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ ਉਸ ਤੋਂ ਇਹ ਪਤਾ ਲੱਗੇਗਾ ਕਿ ਕਿਸ ਚੀਜ਼ ਦੀ ਕਿਹੜੀ ਕੀਟਨਾਸ਼ਕ ਦੀ ਜ਼ਰੂਰਤ ਹੈ, ਕਿਸ ਦਵਾਈ ਦੀ ਲੋੜ ਹੈ ਕਿਸ ਖਾਦ ਦੀ ਲੋੜ ਹੈ, ਉਸ ਤਰ੍ਹਾਂ ਅਗਰ ਮਿੱਟੀ ਉਪਜਾਊ ਬਣਾਉਣੀ ਹੈ ਤਾਂ ਉਸ ਦੇ ਹਿਸਾਬ ਨਾਲ ਆਪਾਂ ਉਹ ਦਵਾਈਆਂ ਦਾ ਛਿੜਕਾ ਕਰਨਾ ਚਾਹੀਦਾ ਹੈ, ਇਸ ਤੋਂ ਇਲਾਵਾ ਪੈਦਾਵਾਰ ਵਧਾਉਣ ਲਈ ਸਿਰਫ਼ ਕੀਟਨਾਸ਼ਕ ਜਾਂ ਰਸਾਇਣਿਕ ਦਵਾਈਆਂ ਹੀ ਜ਼ਰੂਰੀ ਨਹੀਂ ਹਨ ਉਸ ਤੋਂ ਇਲਾਵਾ ਆਪਾਂ ਨੂੰ ਇਹਦੇ ਵਿੱਚ ਚਾਹੀਦਾ ਹੈ ਕਿ ਬੀਜ ਜਿਹੜਾ ਆਪਾਂ ਬੀਜਾਈ ਕਰਦੇ ਹਾਂ ਉਹ ਸੁੱਧ ਹੋਣਾ ਚਾਹੀਦਾ ਹੈ ਉਹ ਵਧੀਆ ਕੁਆਲਟੀ ਦਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਆਪਾਂ ਪੈਦਾਵਾਰ ਵਧਾ ਸਕਦੇ ਹਾਂ, ਇਸ ਤੋਂ ਇਲਾਵਾ ਸਿੰਚਾਈ ਸਾਧਨ ਨੂੰ ਮੌਸਮ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਕਿਸਾਨ ਜੋ ਕਿ ਆਪਣੀ ਫ਼ਸਲ ਵਿੱਚ ਵਾਧਾ ਕਰਨ ਦੇ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕਰਦਾ ਹੈ ਉੱਥੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਜਿਵੇਂ ਕੁਛ ਕੀੜੇ ਪਤੰਗੇ ਜੋ ਕਿਸਾਨ ਦੀ ਫ਼ਸਲ ਨੂੰ ਨਸ਼ਟ ਕਰ ਦਿੰਦੇ ਹਨ ਜਿਵੇਂ ਕਿ ਸੁੰਡੀ ਪੈ ਜਾਣਾ ਜਾਂ ਫਿਰ ਚੂਹੇ ਦੀ ਉਹ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ, ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਪਹਿਲਾਂ ਦੇ ਸਮੇਂ ਵਿੱਚ ਜਦੋਂ ਰਸਾਇਣਿਕ ਖਾਦਾਂ ਦਾ ਘੱਟ ਵਰਤੋਂ ਕੀਤੀ ਜਾਂਦੀ ਸੀ, ਉਸ ਸਮੇਂ ਕੀ ਹੁੰਦਾ ਸੀ ਕਿ ਜੋ ਕੁਛ ਪੰਛੀ ਅਜਿਹੇ ਹਨ ਜੋ ਇਹਨਾਂ ਸੁੰਡੀ ਨੂੰ ਖਾ ਲੈਂਦੇ ਸਨ ਅਤੇ ਕਿਸਾਨ ਦੀ ਫ਼ਸਲ ਦੀ ਰੱਖਿਆ ਹੁੰਦੀ ਸੀ ਪਰੰਤੂ ਹੁਣ ਦੇ ਸਮੇਂ ਵਿੱਚ ਜਦੋਂ ਕਿਸਾਨ ਨੇ ਰਸਾਇਣਿਕ ਖਾਦਾਂ ਦੀ ਇੰਨੀ ਕੁ ਵਰਤੋਂ ਕਰ ਲਈ ਹੈ ਕਿ ਜੋ ਪੰਛੀ ਜਾਂ ਕੁੱਝ ਅਜਿਹੇ ਹਨ ਜੀਵ ਜੰਤੂ ਜੋ ਕਿਸਾਨ ਦੀ ਫ਼ਸਲ ਨੂੰ ਖਾਣ ਨਾਲ ਜੋ ਉਹਨਾਂ ਫ਼ਸਲਾਂ ਵਿੱਚ ਰਸਾਇਣਿਕ ਖਾਦਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਹਨਾਂ ਪੰਛੀਆਂ ਦੇ ਸਰੀਰ ਉੱਪਰ ਵੀ ਪਿਆ ਹੈ ਤੇ ਉਹ ਪੰਛੀ ਕਿਤੇ ਨਾ ਕਿਤੇ ਲੁੱਪਤ ਹੋ ਚੁੱਕੇ ਹਨ, ਤੇ ਉਹ ਪੰਛੀ ਮਰ ਗਏ ਹਨ, ਜਿਸ ਨਾਲ ਕਿਸਾਨ ਦੀ ਫ਼ਸਲ ਦੀ ਰੱਖਿਆ ਵੀ ਨਹੀਂ ਹੋ ਪਾਉਂਦੀ ਇਸ ਤਰਾਂ ਕੁੱਝ ਜੀਵ ਜੰਤੂ ਅਜਿਹੇ ਵੀ ਹਨ ਜੋ ਕਿਸਾਨ ਦੇ ਮਿੱਤਰ ਵੀ ਹਨ, ਅਤੇ ਕੁੱਝ ਜੀਵ ਜੰਤੂ ਅਜਿਹੇ ਹਨ, ਜੋ ਕਿਸਾਨ ਦੇ ਦੁਸ਼ਮਣ ਹਨ, ਜਿਵੇਂ ਕਿ ਚੂਹਾ ਹੋ ਗਿਆ, ਇਸਨੂੰ ਕਿਸਾਨ ਦਾ ਸਭ ਤੋਂ ਵੱਡਾ

ਜਦੋਂ ਜ਼ਮੀਨ ਵਿੱਚ ਹਲ ਚਲਾਇਆ ਚੱਲ ਰਿਹਾ ਹੁੰਦਾ ਹੈ ਤਾਂ ਉਸਦੇ ਪਿੱਛੇ ਬਹੁਤ ਸਾਰੇ ਪੰਛੀ ਉੱਡ ਰਹੇ ਹੁੰਦੇ ਹਨ ਜਾਂ ਉਹ ਉਸਦੇ ਪਿੱਛੇ ਪਿੱਛੇ ਰਹਿੰਦੇ ਹਨ, ਉਹ ਇਸਦਾ ਕਾਰਨ ਇਹ ਹੁੰਦਾ ਹੈ ਕਿ ਉਹ ਜ਼ਮੀਨ ਚੋਂ ਨਿਕਲਣ ਵਾਲੇ ਜਿਹੜੇ ਨੁਕਸਾਨ ਕਰਦੇ ਹਨ ਫ਼ਸਲਾਂ ਨੂੰ ਕੀਟ ਜੋ ਵੀ ਕੀਟ ਸੁੰਡੀ ਜਾਂ ਕੁਛ ਵੀ ਏਦਾਂ ਦੇ ਹੁੰਦੇ ਹਨ, ਉਸਨੂੰ ਉਹਨਾਂ ਨੂੰ ਖਾ ਜਾਂਦੇ ਹਨ, ਇਸ ਲਈ ਇਹ ਪੰਛੀ ਜਿਹੜੇ ਹੁੰਦੇ ਸੀ ਹੁੰਦੇ ਆ ਇਹ ਕਿਸਾਨ ਦੇ ਮਿੱਤਰ ਕਹਾਏ ਜਾਂਦੇ ਹਨ, ਇਸ ਤੋਂ ਇਲਾਵਾ ਜੇ ਚੂਹੇ ਦੀ ਗੱਲ ਕਰੀਏ ਤਾਂ ਇਹ ਨੁਕਸਾਨ ਕਰਦਾ ਹੈ, ਜਿੱਦਾਂ ਕਿ ਫ਼ਸਲ ਜਦੋਂ ਪੱਕ ਜਾਂਦੀ ਹੈ ਜਾਂ ਪੱਕਣ ਤੇ ਹੁੰਦੀ ਹੈ ਤਾਂ ਇਸਨੂੰ ਕੱਟ ਦਿੰਦਾ ਹੈ ਜਿਸ ਨਾਲ ਨੁਕਸਾਨ ਹੋ ਜਾਂਦਾ ਹੈ ਕਿਸਾਨ ਦਾ ਤੇ ਜੀ ਪੰਛੀ ਜਿਹੜੇ ਮਿੱਤਰ ਹੈਗੇ ਆ ਉਹਨਾਂ ਦੇ ਲੁੱਪਤ ਹੋਣ ਦੀ ਗੱਲ ਕਰੀਏ ਤਾਂ ਇਹ ਇਹ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਕਾਫ਼ੀ ਤਾਂ ਹੱਦ ਤੱਕ ਇਸਦੀਆਂ ਜ਼ਿੰਮੇਵਾਰ ਹਨ। ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਕੁੱਝ ਕਿਸਾਨ ਅਜਿਹੇ ਹਨ ਜੋ ਕੇਵਲ ਆਪਣੀ ਜ਼ਮੀਨ ਵਿੱਚ ਝੋਨੇ ਕਣਕ ਦੀ ਫ਼ਸਲ ਹੀ ਬੀਜਦੇ ਹਨ ਅਤੇ ਇਸ ਤੋਂ ਇਲਾਵਾ ਕੋਈ ਹੋਰ ਫ਼ਸਲ ਦੀ ਪੈਦਾਵਾਰ ਨਹੀਂ ਕਰਦੇ ਹਨ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਇਹਨਾਂ ਝੋਨੇ ਕਣਕ ਦੀ ਫ਼ਸਲ ਤੋਂ ਇਲਾਵਾ ਵੀ ਹੋਰ ਫ਼ਸਲਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਜਿਵੇਂ ਕਿ ਬਾਗ਼ਬਾਨੀ ਦੀ ਵਰਤੋਂ ਕਰਨੀ ਆਪਣੇ ਖੇਤ ਵਿੱਚ ਕੁੱਝ ਅਜਿਹੇ ਬਾਗ਼ ਲਗਾਉਣੇ ਚਾਹੀਦੇ ਹਨ, ਜਿੰਨਾਂ ਨਾਲ ਜ਼ਮੀਨ ਦਾ ਉਪਜਾਊਪੁਣਾ ਕਾਇਮ ਰਹੇ ਜਿਵੇਂ ਕਿ

ਇਸ ਨਾਲ ਸਹਿਮਤ ਹੋ ਕਿ ਕਿਸਾਨ ਨੂੰ ਝੋਨੇ ਕਣਕ ਦੀ ਫ਼ਸਲ ਤੋਂ ਇਲਾਵਾ ਬਾਗ਼ਬਾਨੀ ਦੀ ਫ਼ਸਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੀ ਇਸ ਗੱਲ ਤੋਂ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਕਿ ਕਿਸਾਨ ਨੂੰ ਫ਼ਸਲੀ ਚੱਕਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਅਪਨਾਉਣਾ ਚਾਹੀਦਾ ਹੈ, ਇਸ ਨਾਲ ਕੀ ਹੋਊਗਾ ਇੱਕ ਝੋਨੇ ਅਤੇ ਕਣਕ ਦੀ ਫ਼ਸਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫ਼ਸਲਾਂ ਹਨ ਜਿਹੜੀਆਂ Time ਦੇ ਹਿਸਾਬ ਨਾਲ ਆਪਾਂ ਬੀਜ ਸਕਦੇ ਹਾਂ ਇਹਦੇ ਚ ਕੀ ਹੋਊਗਾ, ਇੱਕ ਤਾਂ ਇਹਦੇ ਵਿੱਚ ਜ਼ਮੀਨ ਦਾ ਉਪਜਾਊਪੁਣ ਬਣਿਆ ਰਹੇਗਾ, ਦੂਸਰਾ ਇਹਦੇ ਚ ਜਿਹੜਾ ਝੋਨੇ ਲਈ ਪਾਣੀ ਬਹੁਤ ਜ਼ਿਆਦਾ ਯੂਜ ਕੀਤਾ ਜਾਂਦਾ ਹੈ। ਬਹੁਤ ਜ਼ਿਆਦਾ ਮਾਤਰਾ ਚ ਵਰਤਿਆ ਜਾਂਦਾ ਹੈ, ਉਸਦੀ ਆਪਾਂ ਸੁਰੱਖਿਆ ਕਰ ਸਕਦੇ ਹਾਂ ਇਸ ਨਾਲ ਪਾਣੀ ਦੀ ਸਮੱਸਿਆ ਵੀ ਘੱਟ ਆ ਸਕ ਘੱਟ ਆਏਗੀ। ਇਹ ਫ਼ਸਲੀ ਚੱਕਰ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਗ਼ਬਾਨੀ ਦੀ ਗੱਲ ਕਰੀਏ, ਬਾਗ਼ਬਾਨੀ ਨੂੰ ਪਾਣੀ ਦੀ ਮਾਤਰਾ ਬਹੁਤ ਘੱਟ ਮਾਤਰਾ ਦੀ ਜ਼ਰੂਰਤ ਹੁੰਦੀ ਹੈ, ਤੇ ਉਸਤੋਂ ਮੁਆ ਮੁਨਾਫ਼ਾ ਵੀ ਜ਼ਿਆਦਾ ਕਮਾਇਆ ਜਾ ਸਕਦਾ ਹੈ ਤੇ ਤੇ ਬਾਗ਼ਬਾਨੀ ਤੋਂ ਇਲਾਵਾ ਜੇ ਆਪਾਂ ਫੁੱਲਾਂ ਦੀ ਜਾਂ ਹੋਰ ਕਿਸੇ ਸਬਜ਼ੀਆਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਫ਼ਸਲੀ ਚੱਕਰ ਵਿੱਚ ਅਪਣਾਇਆ ਜਾ ਸਕਦਾ ਹੈ, ਜਿਹਦੇ ਨਾਲ ਬਹੁਤ ਜ਼ਿਆਦਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਹੜਾ ਪਾਣੀ ਦੀ ਸਮੱਸਿਆ ਹੈ ਉਹ ਝੋਨੇ ਦੀ ਫ਼ਸਲ ਜਦੋਂ ਦੀ ਮਤਲਬ ਹਰੀ ਕ੍ਰਾਂਤੀ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਜਿੱਥੇ ਹਰੀ ਕ੍ਰਾਂਤੀ ਦੇ ਫ਼ਾਇਦੇ ਸੀਗੇ ਉੱਥੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਹੈ ਹੁਣ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਝੋਨੇ ਚ ਅਗਰ ਆਪਾਂ ਫ਼ਸਲੀ ਚੱਕਰ ਅਪਣਾਉਂਦੇ ਹਾਂ, ਕਿ ਝੋਨੇ ਦੀ ਜਗ੍ਹਾ ਤੇ ਕੋਈ ਹੋਰ ਆਪਾਂ ਸਬਜ਼ੀ ਜਾਂ ਕਿਸੇ ਹੋਰ ਤਰ੍ਹਾਂ ਦੀ ਫ਼ਸਲ ਬੀਜਦੇ ਹਾਂ ਤਾਂ ਇਸ ਪਾਣੀ ਦੀ ਸਮੱਸਿਆ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ, ਅਤੇ ਵੱਧ ਤੋਂ ਵੱਧ ਪਾਣੀ ਆਪਾਂ ਬਚਾਅ ਸਕਦੇ ਹਾਂ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕਈ ਕਿਸਾਨ ਅਜਿਹੇ ਹਨ ਜੋ ਆਪਣੇ ਫ਼ਸ ਖੇਤ ਵਿੱਚ ਫ਼ਸਲ ਉਗਾਉਣ ਦੇ ਨਾਲ ਨਾਲ ਕੋਈ ਹੋਰ ਕਿੱਤਾ ਵੀ ਅਪਣਾਉਂਦੇ ਹਨ ਜਿਵੇਂ ਕਿ ਕਈ ਕਿਸਾਨ ਆਪਣੇ ਖੇਤ ਵਿੱਚ ਟੈਂਕ ਬਣਾ ਕੇ ਮੱਛੀ ਪਾਲਣ ਦਾ ਕਿੱਤਾ ਵੀ ਅਪਣਾਉਂਦੇ ਹਨ ਜਿਵੇਂ ਕਿ ਮੱਛੀ ਪਾਲ ਲੈਣਾ ਜਾਂ ਕਈ ਕਿਸਾਨ ਅਜਿਹੇ ਹਨ, ਜੋ ਮੁਰਗੀ ਪਾਲਣ ਖੋਲ ਲੈਂਦੇ ਹਨ ਜਾਂ ਪਸੂ ਪਾਲਣ ਦਾ ਵੀ ਕਿੱਤਾ ਅਪਣਾ ਲੈਂਦੇ ਹਨ, ਜਿਵੇਂ ਕਿ ਝੋਨੇ ਕਣਕ ਦੀ ਜੋ ਫ਼ਸਲ ਹੈ, ਉਹ ਸਾਰਾ ਸਾਲ ਦੇ ਲਈ ਨਹੀਂ ਹੁੰਦੀ, ਕੁੱਝ ਸਮੇਂ ਲਈ ਕਿਸਾਨ ਵਿਹਲਾ ਵੀ ਹੁੰਦਾ ਹੈ ਅਤੇ ਉਸ ਵਿਹਲੇ ਸਮੇਂ ਵਿੱਚ ਕਿਸਾਨ ਆਪਣੀ ਦੂਸਰੇ ਧੰਦੇ ਵੱਲ ਵੀ ਧਿਆਨ ਦੇ ਪਾਉਂਦਾ ਹੈ ਜਿਵੇਂ ਕਿ

ਫ਼ਸਲ ਦੇ ਨਾਲ ਨਾਲ ਹੋਰ ਕਿੱਤੇ ਵੀ ਅਪਣਾਉਣੇ ਚਾਹੀਦੇ ਹਨ, ਜਿਵੇਂ ਕਿ ਮੱਛੀ ਪਾਲਣ ਹੋ ਗਿਆ, ਮੁਰਗੀ ਫਾਰਮ ਹੋ ਗਿਆ ਜਾਂ ਡੇਰੀ ਫਾਰਮ ਹੋ ਗਿਆ, ਇਸ ਬਾਰੇ ਤੁਸੀਂ ਆਪਣੇ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਹਾਂਜੀ, ਤੁਸੀਂ ਇਹ ਬਹੁਤ ਵਧੀਆ ਗੱਲ ਕਹੀ ਹੈ ਕਿ ਕਿਸਾਨ ਨੂੰ ਸਿਰਫ਼ ਆਪਣੀ ਕਿਸਾਨੀ ਤੇ ਹੀ ਡਿਪ ਅਹ ਨਿਰਭਰ ਨਹੀਂ ਰਹਿਣਾ ਚਾਹੀਦਾ, ਉਹਦੇ ਵਿੱਚ ਉਹਦੇ ਕੋਲ ਅਜਿਹਾ ਬਹੁਤ ਸਾਰਾ time ਹੁੰਦਾ ਹੈ ਜਦੋਂ ਉਹ ਆਪਣੇ time ਨੂੰ ਕਿਸੇ ਵਧੀਆ ਸਮ ਜਗ੍ਹਾ ਤੇ ਲਗਾ ਸਕਦਾ ਹੈ। ਇਸ ਵਿੱਚ ਆਪਾਂ ਮੁਰਗੀ ਫਾ ਆਪਣਾ ਕੋਈ ਖੇਤੀਬਾੜੀ ਦੇ ਨਾਲ ਨਾਲ ਅਗਰ ਦੇਖਿਆ ਜਾਏ ਤਾਂ ਮੱਛੀ ਪਾਲਣ, ਮੁਰਗੀ ਪਾਲਣ ਤੇ ਪਸੂ ਪਾਲਣ ਦੇ ਬਹੁਤ ਵਧੀਆਂ ਧੰਦੇ ਹਨ, ਜਿਹੜੇ ਆਪਾਂ ਖੇਤੀਬਾੜੀ ਦੇ ਨਾਲ ਨਾਲ ਲੈ ਕੇ ਚੱਲ ਸਕਦੇ ਹਾਂ,

ਆਪਾਂ ਨੂੰ ਉਹ ਜ਼ਮੀਨ ਦੀ ਉੱਚ ਥੋੜ੍ਹੀ ਜਗ੍ਹਾ ਹੀ ਚਾਹੀਦੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਇੱਕ ਵਧੀਆ ਤਰੀਕੇ ਨਾਲ ਆਪਣਾ ਕਾਰੋਬਾਰ ਚਲਾ ਸਕਦੇ ਹਾਂ, ਇਹ ਸਹਾਇਕ ਧੰਦੇ ਦੇ ਵਜੋਂ ਆਪਣਾ ਬਹੁਤ ਵਧੀਆ ਕੰਮ ਆ ਸਕਦੇ ਹਨ ਇਸ ਨਾਲ ਇੱਕ ਤਾਂ ਕਿਸਾਨ ਦਾ ਵਿਹਲਾ time ਵੀ ਲੱਗ ਜਾਊਗਾ, ਸਹੀ ਜਗ੍ਹਾ ਤੇ ਦੂਸਰਾ ਇਹ ਇਹ ਕਿਸਾਨ ਦੀ ਇਨਕਮ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਊਗਾ ਪਸੂ ਪਾਲਣ ਨੂੰ ਲੈ ਕੇ ਦੇਖਿਆ ਜਾਏ ਤਾਂ ਕਿਸਾਨ ਕੋਲ ਜਿਹਦੇ ਕੋਲ ਆਪਣੀ ਜ਼ਮੀਨ ਹੈ ਵਧੀਆ ਉਹ ਪਸੂ ਪਾਲਣ ਦਾ ਧੰਦਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦਾ ਹੈ ਡੇਰੀ ਫਾਰਮ ਡੇਰੀ ਵਾਲਾ ਕੰਮ ਬਹੁਤ ਵਧੀਆ ਹੋ ਸਕਦਾ ਉਸ ਲਈ। ਜਿਵੇਂ ਕਿ ਆਪਾਂ ਦੇਖਦੇ ਹੀ ਹਾਂ ਕਿ ਪੰਜਾਬ ਦੀ ਨਾ ਕੇਵਲ ਪੂਰੇ ਭਾਰਤ ਦੀ ਜੋ ਕਿ ਜਨਸੰਖਿਆ ਹੈ ਉਹਦੇ ਵਿੱਚੋਂ ਲਗਪਗ ਸੱਤਰ ਅੱਸੀ percent ਜਨਸੰਖਿਆ ਜੋ ਕਿ ਖੇਤੀਬਾੜੀ ਉੱਪਰ ਹੀ ਨਿਰਭਰ ਕਰਦੀ ਹੈ, ਜਿਵੇਂ ਕਿ ਆਪਾਂ ਵਿੱਚ ਦੇਖਦੇ ਹੀ ਹਾਂ ਇੱਕ ਪਰਿਵਾਰ ਵਿੱਚ ਜਿੰਨੇ ਵੀ ਮੈਂਬਰ ਹੁੰਦੇ ਹਨ, ਉਹ ਕਿਸਾਨ ਦੀ ਉਸ ਫ਼ਸਲ ਨੂੰ ਉਗਾਉਣ ਵਿੱਚ ਪੂਰੀ ਸਹਾਇਤਾ ਕਰਦੇ ਹਨ, ਜਾਂ ਫ਼ਸਲ ਨੂੰ ਉਗਾਉਣ ਤੋਂ ਲੈ ਕੇ ਉਸਨੂੰ ਤਿਆਰ ਕਰਨ ਵਿੱਚ ਉਸ ਫ਼ਸਲ ਦੀ ਕਟਾਈ ਤੱਕ ਉਸ ਕਿਸਾਨ ਦੀ ਪੂਰੀ ਤਰ੍ਹਾਂ ਸਹਾਇਤਾ ਕਰਦੇ ਹਨ ਜਿਵੇਂ ਕਿ ਆਪਾਂ ਦੇਖਿਆ ਜਾਈਏ ਤਾਂ ਜੋ ਕਿਸਾਨ ਫ਼ਸਲ ਦੇ ਨਾਲ ਨਾਲ ਦੂਸਰਾ ਧੰਦਾ ਅਪਣਾਉਂਦਾ ਹੈ, ਜਿਵੇਂ ਕਿ ਮੱਛੀ ਪਾਲਣ, ਮੁਰਗੀ ਪਾਲਣ ਜਾਂ ਫਿਰ ਪਸੂ ਪਾਲਣ, ਉਸ ਕਿੱਤੇ ਵਿੱਚ ਵੀ ਉਸ ਕਿਸਾਨ ਦੀ ਉਸ ਪਰਿਵਾਰ ਦੇ ਮੈਂਬਰ ਉਸਦੀ ਪੂਰੀ ਸਹਾਇਤਾ ਕਰਦੇ ਹਨ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਵੀ ਕੁੁੱਝ ਨਾ ਕੁੱਝ ਸਮੇਂ ਲਈ ਵਿਹਲੇ ਹੀ ਹੁੰਦੇ ਹਨ ਅਤੇ ਉਹ ਆਪਣੇ ਉਸ ਵਿਹਲੇ ਸਮੇਂ ਵਿੱਚ ਉਸ ਕਿਸਾਨ ਦੀ help ਵੀ ਮਦਦ ਕਰ ਸਕਦੇ ਹਨ ਅਤੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਜਿਵੇਂ ਕਿ ਆਪਾਂ ਦੇਖੀਦਾ ਪੰਜਾਬ ਵਿੱਚ ਜਾਂ ਫਿਰ ਪੰਜਾਬ ਦੇ ਕੁੱਝ ਗੁਆਂਢੀ ਰਾਜ ਹੋ ਗਏ ਜਿਵੇਂ ਕਿ ਰਾਜਸਥਾਨ ਹੋ ਗਿਆ ਜਾਂ ਹਰਿਆਣਾ ਹੋ ਗਿਆ, ਇਹਨਾਂ ਵਿੱਚ ਵੀ ਪੰਜਾਬ ਵਿੱਚ ਜੋ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਉਹਨਾਂ ਨਾਲੋਂ ਅਲੱਗ ਫ਼ਸਲਾਂ ਹੀ ਬੀਜੀਆਂ ਜਾਂਦੀਆਂ ਹਨ ਜਿਵੇਂ ਕਿ ਰਾਜਸਥਾਨ ਚ ਆਪਾਂ ਵੇਖ ਲਈਏ ਉੱਥੇ ਦੀ ਜੋ ਮਿੱਟੀ ਹੈ, ਇੰਨੀ ਉਪਜਾਊ ਨਹੀਂ ਹੈ ਕਿਉਂਕਿ ਰਾਜਸਥਾਨ ਦੇ ਰਾਜ ਵਿੱਚ ਬਾਰਿਸ਼ ਦੀ ਬਹੁਤ ਜ਼ਿਆਦਾ ਕਮੀ ਦੇਖੀ ਜਾਂਦੀ ਹੈ, ਜਿਸ ਕਾਰਨ ਉੱਥੇ

ਕਿ ਜੋ ਫ਼ਸਲਾਂ ਪੰਜਾਬ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਝੋਨੇ ਦੀ ਫ਼ਸਲ ਹੋ ਗਈ ਜਾਂ ਕਣਕ ਦੀ ਫ਼ਸਲ ਹੋ ਗਈ, ਕੀ ਰਾਜਸਥਾਨ ਵਿੱਚ ਝੋਨੇ ਦੀ ਫ਼ਸਲ ਨੂੰ ਉਗਾਉਣਾ ਸੰਭਵ ਹੈ ਜਾਂ ਨਹੀਂ ਹਾਂਜੀ ਇਸਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆਂ ਹਾਂ ਕਿ ਆਪਾਂ ਅਗਰ ਪੈਦਾਵਾਰ ਕਰਨੀ ਹੈ ਕੋਈ ਵੀ ਫ਼ਸਲ ਬੀਜਣੀ ਹੈ ਤਾਂ ਉਹਦੇ ਲਈ ਮਿੱਟੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਜਿਹੋ ਜਿਹੀ ਮਿੱਟੀ ਹੋਏਗੀ ਉਹ ਜਿਹੀ ਆਪਾਂ ਫ਼ਸਲ ਬੀਜ ਸਕਦੇ ਹਾਂ, ਅਗਰ ਫ਼ਸਲ

ਇਸ ਤੋਂ ਇਲਾਵਾ ਅਗਰ ਉਹ ਵੀ ਬਾਕੀ ਚੀਜ਼ਾਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਸਹਾਇਕ ਧੰਦਿਆਂ ਦੀ ਖੇਤੀਬਾੜੀ ਦੇ ਨਾਲ ਨਾਲ ਪਸੂ ਪਾਲਣ, ਮੱਛੀ ਪਾਲਣ ਮੁਰਗੀ ਪਾਲਣ ਜਾਂ ਬੱਕਰੀ ਪਾਲਣ ਵਗ਼ੈਰਾ ਕੁਛ ਵੀ ਏਦਾਂ ਦਾ ਵੀ ਧੰਦਾ ਕਰ ਸਕਦੇ ਹਨ ਅਹ ਕੁਛ ਕਿਸ ਕੁੱਝ ਥਾਵਾਂ ਹੈਗੀਆਂ ਰਾਜਸਥਾਨ ਚ ਜਿੱਥੇ ਝੋਨਾ ਤੇ ਕਣਕ ਦੀ ਫ਼ਸਲ ਵੀ ਵਧੀਆ ਉਗਾਈ ਜਾ ਸਕਦੀ ਹੈ, ਜਿੱਥੇ ਪਾਣੀ ਦੀ ਸਮੱਸਿਆ ਘੱਟ ਹੁੰਦੀ ਹੈ, ਅਤੇ ਮਿੱਟੀ ਜਿੱਥੋਂ ਦੀ ਰੇਤਲੀ ਨਹੀਂ ਹੈ, ਜਾਂ ਜਿੱਥੋਂ ਦੀ ਮਿੱਟੀ ਝੋਨੇ ਅਤੇ ਕਣਕ ਲਈ ਠੀਕ ਮੰਨੀ ਜਾਂਦੀ ਹੈ ਉੱਥੇ ਕਣਕ ਅਤੇ ਝੋਨੇ ਦੀ ਫ਼ਸਲ ਉਗਾਈ ਜਾ ਸਕਦੀ ਹੈ।

ਪੈਦਾ ਕੀਤੀ ਜਾ ਸਕਦੀ ਹੈ ਜੇ ਪਾਣੀ ਹੀ ਪ੍ਰਦੂਸ਼ਿਤ ਹੈ ਅਤੇ ਉਹ ਫ਼ਸਲ ਲਈ ਕਿਤੇ ਨੁਕਸਾਨਦਾਇਕ ਹੈ, ਜਿਵੇਂ ਕਿ ਆਪਾਂ ਵੇਖਦੇ ਹਾਂ ਕਿ ਕਈ ਰਾਜ ਅਜਿਹੇ ਹਨ, ਜਿਹਨਾਂ ਰਾਜਾਂ ਵਿੱਚ ਕਾਫ਼ੀ ਜ਼ਿਆਦਾ factories ਹਨ ਜਾਂ ਉੱਥੋਂ ਦਾ ਪਾਣੀ ਪੀਣ ਯੋਗ ਜਾਂ ਫ਼ਸਲ ਨੂੰ ਉਗਾਉਣ ਯੋਗ ਨਹੀਂ ਹੈ ਜਿਵੇਂ ਕਿ ਉੱਥੇ ਦੇ ਪਾਣੀ ਵਿੱਚ ਬਹੁਤ ਜ਼ਿਆਦਾ ਖਾਰਾ ਪਣ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਫ਼ਸਲ ਨੂੰ ਪੈਦਾ ਕਰਨਾ ਕਿਤੇ ਜ਼ਿਆਦਾ ਔਖਾ ਹੋ ਗਿਆ ਹੈ, ਜਿਵੇਂ ਕਿ ਆਪਾਂ ਦੇਖੀਦਾ ਕਿ ਕੁੱਝ ਰਾਜਾਂ ਵਿੱਚ ਜਿੱਥੇ ਕਿ ਪਾਣੀ ਦਾ ਸਤਰ ਬਹੁਤ ਨੀਵਾਂ ਹੈ, ਜਿਵੇਂ ਆਪਾਂ ਰਾਜਸਥਾਨ ਚ ਲਗਾ ਲਈਏ ਜਾਂ ਕੋਈ ਹੋਰ ਰਾਜ ਹੈ ਜਿਵੇਂ ਕਿ ਤਾਮਿਲਨਾਡੂ ਉੱਥੇ ਦਾ ਪਾਣੀ ਇੰਨਾ ਕੁ ਨੀਵਾਂ ਹੈ ਕਿ ਇਹਨਾਂ ਰਾਜਾਂ ਵਿੱਚ ਫ਼ਸਲ ਨੂੰ ਉਗਾਉਣਾ ਬਹੁਤ ਜ਼ਿਆਦਾ ਔਖਾ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਪਾਣੀ ਦਾ ਸੁੱਧ ਹੋਣਾ, ਫ਼ਸਲ ਨੂੰ ਉਗਾਉਣ ਲਈ ਕਿਤੇ ਜ਼ਰੂਰੀ ਹੈ ਜਾਂ ਨਹੀਂ। ਜੀ ਮੈਂ ਬਿਲਕੁਲ ਸਹਿਮਤ ਹਾਂ ਜੀ ਇਸ ਗੱਲ ਤੋਂ ਕਿਉਂਕਿ ਪਾ

ਪਰ ਪਾਣੀ ਦੂਸ਼ਿਤ ਹੋਏਗਾ ਤਾਂ ਉਹ ਨਾ ਤਾਂ ਫ਼ਸਲ ਨੂੰ ਵਧਣ ਦਊਗਾ ਔਰ ਉਸ ਤੋਂ ਇਲਾਵਾ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹਨੂੰ ਵੀ ਬਰਬਾਦ ਕਰਦਾ ਹੈ, ਅਗਰ ਪਾਣੀ ਸਾਫ਼ ਹੈ ਤਾਂ ਵਧੀਆ ਚੀ ਵਧੀਆ ਪੈਦਾਵਾਰ ਕੀਤੀ ਜਾ ਸਕਦੀ ਹੈ ਸਿੰਚਾਈ ਬਹੁਤ ਜ਼ਰੂਰੀ ਚੀਜ਼ਾਂ ਹਨ, ਇਸ ਤੋਂ ਇਲਾਵਾ ਆਪਾਂ ਇਹ ਕਹਿ ਸਕਦੇ ਹਾਂ ਜਿੱਥੇ ਪਾਣੀ ਸਹੀ ਨਹੀਂ ਹੈ, ਉੱਥੇ ਏਦਾਂ ਦੀ ਫ਼ਸਲ ਬੀਜੀ ਜਾਵੇ, ਜਿਹਦੇ ਵਿੱਚ ਘੱਟ ਤੋਂ ਘੱਟ ਪਾਣੀ ਦੀ ਲੋੜ ਹੋਵੇ। ਏਦਾਂ ਕਰਕੇ ਆਪਾਂ ਖੇਤੀਬਾੜੀ ਨੂੰ ਥੋੜ੍ਹਾ ਜਿਹਾ ਵਧੀਆ ਤਰੀਕੇ ਨਾਲ ਉੱਥੇ ਚਲਾ ਸਕਦੇ ਹਾਂ ਜਿੱਥੇ ਪਾਣੀ ਦੀ ਘਾਟ ਹੁੰਦੀ ਹੈ, ਇਸ ਤੋਂ ਇਲਾਵਾ ਮੈਂ ਕਹਿਣਾ ਚਾਹਾਂਗਾ ਕਿ ਪਾਣੀ ਸਾਫ਼ ਸੁਥਰਾ ਤੇ ਸੁੱਧ ਹੋਣਾ ਬਹੁਤ ਜ਼ਰੂਰੀ ਹੈ ਅਗਰ ਫ਼ਸਲ ਦੀ ਪੈਦਾਵਾਰ ਵਧਾਉਣੀ ਹੈ ਤਾਂ।

ਉਹ ਯਾਰ ਆ ਗਿਆ ਸੀ ਕੋਈ ਮੈਂ ਤਾਂ phone cut ਕਰਤਾ ਠੀਕ ਹੈ ਠੀਕ ਹੈ ਕੌਣ ਆਯਾ ਸੀ

ਥੋੜੇ समय ਚ ਵਸੇ ਪਾਪਾ ਜੀ ਨੇ ਬੜੀ ਤਰਕੀ ਕੀਤੀ ਕੇ ਨਹੀਂ ਆਪਣਾ ਪੂਰਾ ਫੈਲਾ ਦਿਤਾ ਰੱਬ ਦਾ ਨਾਂ ਭੀ ਫੈਲਾ ਤਾ ਰੱਬ ਦਾ ਨਾਂ ਪਹਿਲੇ number ਤੇ ਰੱਬ ਦਾ ਨਾਂ ਫੈਲਾਇਆ ਦੂਜੇ number ਤੇ ਓਹਦਾ ਜੀਦਾ ਪਤਾ ਹੋ ਜਾਣਾ ਹੈ ਜੇ ਰਬ ਦਾ ਫੇਲ ਗਿਆ ਤਾ ਓਹਦਾ automatically ਫੇਲ ਜਾਣਾ

ਹਮ ਦੋ ਹਜਾਰ ਸਤਾਰਹ ਵੀ ਮੇਰੇ ਹਿਸਾਬ ਨਾਲ ਸੇਵਾ ਸ਼ੁਰੂ ਕੀਤੀ ਹੈ ਕਿ ਪਹਿਲੇ ਭੀ ਕੀਤੀ ਹੈ ਨਹੀਂ ਪਹਿਲੇ ਭੀ ਕੀਤੀ ਹੈ

ਅੱਛਾ ਅੱਛਾ ਮੈਂ ਦੋ ਹਜਾਰ ਪੰਦਰਹ ਸੋਲਹ ਤੱਕ ਮੈਂ ਇਹਦੀ video ਵੇਖੀ ਹੈ

lockdown ਤੋਂ ਕੱਮ ਪਕਿਆ ਸੀ ਫੇਰ ਇਹਨਾਂ ਦਾ ਜਦੋ lockdown ਹੋ ਗਿਆ ਸੀ ਨਾ ਤੇ ਫੇਰ ਪਹਿਲੀ branch ਖੁਲੀ ਫੇਰ ਘਰਦਾਰਪੁਰ ਹਾਂ ਤੇ ਚੱਲ ਫੇਰ ਚੱਲ ਚੱਲ branch ਤੇ branch ਚੱਲ branch ਤੇ branch ਚੱਲ ਚੱਲ branch ਤੇ branch ਰੱਬ ਵਧਾਈ ਗਿਆ ਹੁਣ ਫੇਰ ਖੁਲਣ ਲਗੀ UK ਖੁਲਣ ਲੱਗੀ ਹੈ branch ਖੁੱਲਣੀ ਤੇ city ਚ ਖੁੱਲਣੀ ਇੰਗਲੈਂਡ ਚ

ਸਤਾਰਹ ਹਜਾਰ ਬਰਾਂਚਾਂ ਖੁੱਲਣੀਆਂ ਦਰਸ਼ਨ ਹੋ ਜਾਣਾ ਓਹਦੇ ਫੇਰ ਇਕ ਇਕ ਪਿੰਡ ਚ ਇਕ ਇਕ branch ਨੀ ਫੇਰ

ਠਏਏਕ ਹੈ ਠੀਕ ਹੈ

ਹਮ ਤੇ ਤੈਨੂੰ ਪਤਾ ਹੈਂ ਹੁਣ ਕੁਛ ਤੇ ਕੁਛ ਤੈਨੂੰ ਪਤਾ ਹੈ ਜੇ reason ਹੋਇਆ ਇਹ ਚੀਜ਼ ਦਾ ਹਾਂ ਹਾਂ ਹਾਂ ਅੰਗਰੇਜ਼ੀ ਥੋੜੀ ਜੀ ਘੱਟ ਬੋਲਿਆ ਕਰ ਮੈਨੂੰ ਨਹੀਂ ਆਉਂਦੀ ਅੰਗਰੇਜ਼ੀ ਏਤੋ ਚੰਗਾ ਥੋੜੀ ਜੀ ਘੱਟ ਬੋਲਿਆ ਕਰ

ਹਮ ਹੋਰ city ਹੈ city ਦਾ ਮੈਨੂੰ ਨਹੀ ਹੈ ਸਮਝ ਠੀਕ ਹੈ ਠੀਕ ਹੈ ਠੀਕ ਹੈ ਮਤਲਬ नगर ਦੇ ਵਿੱਚ ਆਹੋ ਸ਼ਹਿਰ ਦੇ ਵਿੱਚ city ਨੂੰ ਆਹੋ city ਨੂੰ ਸ਼ਹਿਰ ਹੀ ਕਹਿੰਦੇ ਹੈ ਹਾਂ ਹਾਂ ਸ਼ਹਿਰ

ਸਬ ਵਧੀਆ ਹੈ

ਇਟਲੀ ਇਟਲੀ ਵਾਲੇ ਨੇ

ਇਟਲੀ ਨੂੰ ਕਿ ਕਹਿੰਦਾ ਸੀ ਇਟਲੀ ਆਲੀ ਪ੍ਰੀਤਿ ਨੂੰ

ਆ ਤੈਨੂੰ ਪਤਾ ਟੀਚਰਾਂ ਬੜੀਆਂ ਕਰਦਾ ਹਾ ਅੱਛਾ ਠੀਕ ਹੈ ਠੀਕ ਹੈ

ਚੱਲ ਕੋਈ ਨੀ ਫੇਰ ਕਿ ਹੋ ਗਿਆ ਸਾਲੀਆਂ ਨਾਲ ਟੀਚਰਾਂ ਕਰਿ ਦੀ ਹੈ ਸਾਲੇਹਾਰ ਤੇ ਆਹ ਸਾਲੇਹਾਰ ਸਾਲੇਹਾਰ ਓਹੀ ਨਾ ਹੈ good ਆ ਵਧੀਆ ਬੰਦਾ ਯਾਰ ਹਾਂ ਜੇੜਾ ਬੰਦਾ ਸਹੀ ਹੈ ਉਹ ਸਹੀ ਹੈ ਯਾਰ ਕਿਊ ਆਪਾ ਕਿਸੇ ਨੂੰ ਮਾੜਾ ਕਹੀਏ

ਹਮ ਹਮ ਹੁਣ ਤੇਰੇ paint ਦੇ ਕੱਮ paint ਦੇ ਕੱਮ ਹੀ ਨਹੀਂ ਹੁੰਦਾ ਗਾ ਮੈਂ ਰੰਗ ਦੇ ਕੱਮ ਤੇ ਹਾਂ ਹਾਂ ਰੰਗ ਦੇ ਰੰਗ ਦੇ ਕੱਮ ਤੇ ਜਾਈਦਾ ਚਲ ਵਧੀਆ ਵਧੀਆ ਹੁਣ ਰਗੜਾਈ ਕਰਨ ਦੇਜ ਨਾ ਪੁੱਟੀ ਲਾਉਂਦੇ ਹੈ ਅੱਛਾ ਅੱਛਾ ਅੱਛਾ ਅੱਛ ਠੀਕ ਹੈ ਠੀਕ ਹੈ ਚਲ ਵਧੀਆ ਵਧੀਆ ਹਮ

ਹਜੇ ਠੰਡੀ ਹੈ ਹਾਏ ਬੇ ਇਥੇ ਗਲੇ ਬਹੁਤ ਗਲਾ ਪਿਆ ਬਹੁਤ ਜਿਦਣ ਮਿਹ ਪਿਆ ਨਾ ਬਹੁਤ ਗਲਾ ਪਿਆ happy

ਉਹ ਦਿਨ ਅਸੀਂ ਕੈਦੀਆਂ ਚਲੇ ਸੀ motorcycle ਤੇ ਅਸੀਂ

ਹਮ ਚੱਲ ਹੋਜੇ ਗਰਮੀ ਹਮ ਜੇੜੀ ਜੇੜੀ ਜੇੜੀ ਹੁਣ ਗਰਮੀ ਪੈਣੀ ਹੈ ਪੈਣੀ ਹੈ ਪੈਣੀ ਹੈ

ਹਮ